ਨਾ ਬੀਬੀ ਦੋ ਜਣੇ ਏਦਾਂ ਹੋ ਗਏ ਆ।

. ਜਖ਼ਮ ਹੋਏ ਨੇ। ਨਈਂ ਜਖ਼ਮ ਨਈਂ ਆਂਹਦੀ ਹੋਏ ਹੋਏ। ਹਾਅ ਫੇਰ ਤੇ ਵਾਹ ਵਾਹ ਸੱਟਾਂ ਲੱਗੀਆਂ ਨੇ। ਬੜੀ ਹੀ . ਹੋਈ ਹੋਈ ਸੀ . ਹੋਰ ਸਵੇਰੇ ਕਰਨ ਡਈ phone . ਸਵੇਰੇ ਕਰਨ ਡਈ phone ਓਦਾਂ ਉਹਨੇ ਆਉਣਾ ਸੀ।

ਹਾਂਜੀ ਹਾਂਜੀ ਆਂਢ ਗੁਆਂਢ ਵੀ ਠੀਕ ਆ। ਹਮ ਮੈਂ ਕਿਹਾ . ਸਾਰਿਆਂ ਨੂੰ

ਹਮ ਹੋਰ?

ਹਾਂ ਬੌਬੀ ਹੁਣੀ ਵੀ ਠੀਕ ਠਾਕ ਨੇ ਸਾਰੇ।

ਹਾਂ ਠੀਕ ਠਾਕ ਚਾਚੀ ਵਾਸਤਾ ਲਿਆਂਦਾ . ਹਾਂ ਹਲ਼ੇ ਵੀ ਅਹ ਹੋਇਆ ਠੀਕ ਨਈਂ ਕਿੰਨੇ ਦਿਨ ਹੋ ਗਏ। ਸਾਡੇ ਨਾਲ ਗੱਲ ਹੋਈ ਨਈਂ ਤੇ ਇਨ੍ਹਾਂ ਨਿਆਣਿਆਂ ਨਾਲ ਤਾਂ ਕਰਦੀ ਰਹਿੰਦੀ ਆ।

ਹੋਰ ਠੀਕ ਠਾਕ ਤੁਸੀਂ ਸੁਣਾਓ।

ਹੋਰ ਕੀ ਬਣਾਉਣ ਡੈ ਸੀ? ਹੁਣ ਤੇ ਕੁੱਛ ਨਈਂ ਬਣਾਉਣ ਡੈ ਬੀਬੀ ਹੁਣ ਤੇ ਕੁੱਛ ਨਈਂ ਬਣਾਉਣ ਡੈ। ਆਹ ਗਰਮੀ ਬੜੀ ਆ ਤੇ। ਆਹੋ ਬੜੀ ਗਰਮੀ ਹੈਗੀ ਇਧਰ ਪੱਖਾ ਵੀ ਹੈ ਨਈਂ। ਆਹ ਗਰਮੀ ਬੜੀ ਪੈਣ ਡਈ।

ਇਧਰ ਪੱਖਾ ਵੀ ਹੈ ਨੀ, ਇਧਰ ਪੱਖਾ ਵੀ ਹੈ ਨੀ ਬੀਬੀ। ਪੱਖਾ ਇਧਰ ਵੀ ਹੈ ਨੀ। ਪੱਖਾ ਅਜੇ ਲਾਇਆ ਨੀ ਗਾ।

ਹੋਰ ਠੀਕ ਠਾਕ ਤੁਸੀਂ ਸੁਣਾਓ। ਅਸੀਂ ਵੀ ਠੀਕ ਆਂ ਹੋਰ ਕੀ ਬਣਨ ਡਿਆਂ। ਹੋਰ ਅਸੀਂ ਵੀ ਵਿਹਲੇ, ਦੀਦੀ ਹੁਣੀ ਠੀਕ ਆ?

ਅੱਛਾ ਆਏ ਹੀ? ਨਈਂ ਆਈ ਨਈਂ। ਉਦੋਂ ਚਾਚੇ ਤੇਰੇ ਦੇ ਸੱਟਾਂ ਲੱਗੀਆਂ ਹੀ ਉਦੋਂ ਦੀ ਆਈ। ਮੁੜ ਕੇ ਆਈ ਨਈਂ, ਉਸ ਤਰ੍ਹਾਂ phone ਫਾਨ ਤੇ ਗੱਲ ਕਰ ਲੈਂਦੀ ਏ।

ਅੱਗੇ ਉਹਦੇ ਨਿਆਣੇ ਅਹ ਛੁੱਟੀਆਂ ਚ ਆਉਣਗੇ ਹਨਾ ਬੀਬੀ?

ਹੋਰ ਨਿਆਣੇ ਫ਼ੇਰ ਤੈਨੂੰ ਪਤਾ ਪੜ੍ਹਦੇ ਆ। ਨਈਂ ਵੀ ਆਇਆ ਜਾਂਦਾ ਨਿਆਣੇ ਪੜ੍ਹਦੇ ਆ ਨਾ ਫਿਰ।

ਹੋਰ ਫੇਰ ਛੁੱਟੀਆਂ ਫਿਰ ਤੈਨੂੰ ਪਤਾ ਨਿਆਣਿਆਂ ਨੂੰ ਦਿੰਦੇ ਨਈਂ ਹੁਣ board ਦੀਆਂ ਜਮਾਤਾਂ ਨੇ।

ਹੋਰ ਛੇਵੀਂ ਸੱਤਵੀਂ ਚ ਹੈਗੇ ਆ ਤੇ ਹੁਣ ਛੁੱਟੀਆਂ ਦਿੰਦੇ ਨਈਂ। ਆਂਹਦੇ ਇਸ ਤਰ੍ਹਾਂ ਛੁੱਟੀਆਂ ਭੱਜਦੀਆਂ ਆਂ, ਪੜ੍ਹਾਈ ਪਿੱਛੇ ਜਾਂਦੀ ਏ।

ਬੀਬੀ ਉਹਦੇ ਕਿੰਨੇ ਨਿਆਣੇ ਨੇ ਨਿਆਣੇ ਉਹਦੇ ਇੱਕ ਗੁੱਡੀ ਆ ਤਿੰਨ ਕਾਕੇ ਅਹ ਦੋ ਕਾਕੇ ਆ। ਅੱਛਾ ਅੱਛਾ। ਤਿੰਨੇ ਜਾਂਦੇ ਆ ਸਕੂਲੇ ਹੋਰ ਸਕੂਲੇ ਦੋ ਤੇ ਪਿੰਡ ਚ ਈ ਲੱਗੇ ਆ, ਪਾਏ ਆ ਤੇ ਇੱਕ . ਇੱਥੇ ਸਕੂਲ ਆ ਉੱਥੇ ਪਾਇਆ ਵੱਡਾ।

ਸਾਡੇ ਵੀ ਇੱਥੇ ਪਿੰਡ ਈ ਜਾਂਦੇ ਐ, ਗੁਰਦਾਸਪੁਰ ਜਾਂਦੇ ਇਹ ਤਾਂ।

ਉੱਥੇ ਉੱਥੇ ਮੇਲਾ ਲੱਗਾ ਵਾ ਬੀਬੀ।

ਹਮ ਸਾਲ ਬਾਅਦ ਲੱਗਦਾ ਤੇ ticket ਮੇਲਾ ਕਾਹਦਾ ਲੱਗਦਾ ਕਾਹਦਾ ਮੇਲਾ ਲੱਗਦਾ। ਉੱਥੇ ਤਾਂ ਲੱਗਦਾ ਵਾ ਕਿ ticket ਲੈ ਕੇ ਮਤਲਬ ਲੰਘਾਉਂਦੇ ਆ। ਨਈਂ ਨਈਂ ਜਗ੍ਹਾ ਨਈਂ ਹੈ। ਨਹੀਂ-ਨਹੀਂ ਜਗਾ ਨਹੀਂ ਆ ਓਦਾਂ ਈ ਆ।

ਆਹੋ ticket ਲੈ ਕੇ ਮਹੀਨਾ ਪੂਰਾ ਲੱਗ ਜਾਣਾ ਪੰਡ ਨਿਆਣਿਆਂ ਦੀ ਲਏ ਆਉਣੀ ਅੱਜ ਕੀ ਰੁਪਈਏ ਲੱਗਣੇ, ਮਖਾਂ ਪੰਡ ਨਿਆਣਿਆਂ ਦੀ ਕਿੱਥੋਂ ਲਿਆਵਾਂ ਬੰਨ ਕੇ ਮੈਂ। ਅੱਛਾ। ਹੋਰ ਮੈਂ ਸੋਹਣੇ ਦੀ ਪਰਬੀ ਨੂੰ ਕਹਿਣ ਡਈ। ਮਖਾਂ ਜਾਣਾ ਆਂਹਦੀ ਮੇਰੀ ਮੰਮੀ ਹੁਣੀ ਜਾਂਦੀ ਆਂ ਰੋਜ। ਨਿਆਣਿਆਂ ਦੀਆਂ ਪੜਾਈਆਂ ਦੇ ਵਿਚ ਕਿੱਥੇ ਜਾਇਆ ਜਾਂਦਾ ਵਾ। ਆਹੋ ਮਖਾਂ ਏਦਾਂ ਫਿਰ ਇੱਕ ਦੋ ਦਿਨ ਜੇਈਏ ਤਾਂ ਐਵੇਂ ਦੋ ਤਿੰਨ ਦਿਨ ਲੱਗ ਜਾਂਦੇ ਆ ਫਿਰ ਉਹ ਆ ਕੇ .

ਹਮ ਮੈਂ ਤਾਂ।

ਤੇ convention ਤੇ ਗਈ ਹੀ ਓਦੋਂ ਤੋਰਨ ਨੂੰ ਲੱਗ ਗਏ ਦੋ ਤਿੰਨ ਦਿਨ। ਅੱਛਾ ਹੋਰ

ਹਨੀ ਜਾਂਦਾ ਕੰਮ ਤੇ?

ਹਾਂ ਠੀਕ ਆ ਹੁਣ ਤੇ ਦੇਖੋ ਫ਼ਰਕ ਆ ਦੱਸਦਾ ਬੜਾ। ਕ੍ਰਿਪਾ ਏ ਆ।

ਆਹੋ .

ਹੋਰੁ ਠੀਕ ਠਾਕ

ਦੂਜੇ ਦਿਨ ਈ ਆਉਣਾ ਚਾਹੀਦਾ ਸੀ ਫੇਰਾ ਮਾਰਨ। ਆਹੋ ਆਂਹਦੇ ਸਾਨੂੰ ਪਾਇਆ ਇੱਕ ਰਾਹ ਤੇ ਹਨਾ।

ਭਾਵੇਂ ਸਾਜਰੇ ਈ ਆ ਕੇ ਚਲੀ ਜਾਂਦੀ, ਨਾ ਰਾਤ ਰਹਿੰਦੀ ਸਾਜਰੇ ਆ ਜਾਂਦੀ। ਹਾਂ ਮਖਾ ਆਹ ਪਿੱਛੇ ਪਤਾ ਮੈਨੂੰ। ਨੰਬਰ ਹੈ ਨਈਂ ਦੂਜੀਆਂ ਕੁੜੀਆਂ ਦਾ ਤਾਂ ਹੈਗਾ, ਮਖਾਂ ਹਾਂ ਕਰਾਂਗੇ। ਨਹੀਂ ਤੁਸੀਂ phone ਕਰਕੇ ਉਹਨੂੰ ਆਖਣਾ ਸੀ ਕਿ ਭਲਕ ਫੇਰਾ ਮਾਰਜਾ ਇੱਥੋਂ ਪਿੰਡੋਂ ਆਜਾ। ਆਹੋ ਮੈਂ ਕਹਿਣ ਡਈ ਨਾ ਕਰਾਂਗੀ ਉਹਨੂੰ phone phone ਕਰਕੇ ਤੇ ਉਹਨੂੰ ਆਖਣਾ ਸੀ ਨਾ, ਆਹੋ।

ਘੜੀ ਦੀ ਘੜੀ ਆ ਜਾਈਂ ਤੇ ਉਹਦੇ ਨਿਆਣੇ ਠੀਕ ਠਾਕ ਨੇ?

ਪਾਏ ਆ ਸਕੂਲੇ ਉੱਥੇ? ਹਾਂ ਪਹਿਲੋਂ ਤੇ ਪਾਏ ਹੋਏ ਆ ਉੱਥੇ ਆਪ ਵੀ ਲੱਗੀ ਰਹੀ ਆ। ਹੋਰ ਉਹਦੀ ਸੱਸ ਠੀਕ ਠਾਕ? ਹਾਂ ਸੱਸ ਵੀ ਲੱਗੀ ਸੀ ਗੀ ਇਹਦੀ।

ਆਹੋ ਪਾਠ ਰੱਬ ਤੰਦਰੁਸਤੀ ਦਵੇ ਉਨ੍ਹਾਂ ਨੂੰ, ਹੋਰ ਰੱਬ ਈ ਸੰਭਾਲਣ ਵਾਲਾ ਆਪੇ।

ਬੰਦਾ ਕੌਣ ਸੰਭਾਲ ਦਾ ਈ ਕਿਸੇ ਨੂੰ? ਨਾ ਨਾ ਨਾ ਬੀਬੀ ਰੱਬ ਤੋਂ ਈ ਨਾ ਕੋਈ। ਨਾ ਜੀ ਨਾ, ਉਹ ਹੀ ਸਹਾਰਾ ਰੱਬ ਈ।

ਤੇ ਹੋਰ ਆਹੋ ਵੱਟ ਕੇ ਉਨ੍ਹਾਂ ਦਾ ਵਧੀਆ time ਲੰਘੀ ਜਾਂਦਾ। ਉਹਦੀ ਸੱਸ ਵੀ ਲੱਗੀ ਹੋਈ ਐ।

ਉਹ ਪਿੰਡ ਲੱਗੀ ਹੋਈ ਸਕੂਲੇ ਤੇ ਉਹ ਜਾਂਦੀ ਬਿਆਸ। ਅੱਛਾ। ਕੰਮ ਕਰਦੀ ਆ ਸਕੂਲੇ?

ਰੱਬ ਰੱਬ ਨੇ ਰੋਟੀ ਲਾਈ ਹੋਈ ਆ ਉਹਦੀ।

ਹੋਰ ਰੱਬ ਨੇ ਪਹਿਲਾਂ ਈ ਸੋਚ ਲਿਆ ਉਹਦਾ।

ਹਮ ਤੇ ਕੀ ਇਹ ਪ੍ਰਾਹੁਣਾ ਬਿਮਾਰ ਸੀਗਾ? ਆਹੋ ਆਂਹਦੀ ਬਿਮਾਰ ਹੋ ਗਿਆ ਨਾ ਕੀ .

ਹਮ ਪਹਿਲੀ ਗੈਰ ਈ ਗਏ ਇਹ ਪਤਾ ਲੈਣ। ਹਮ । ਹੋਰ ਠੀਕ ਠਾਕ ਤੁਸੀਂ ਸੁਣਾਓ। ਹਮ ਹੋਰ ਕੰਮ ਕਾਰ? ਹਾਂ ਕੰਮਕਾਰ ਕੰਮਕਾਰ ਵਧੀਆ।

ਹੋਰ ਭੈਣ ਭਰਾ ਤੇਰੇ ਠੀਕ ਨੇ ਸਾਰੇ?

ਓਦਣ ਵੀ ਜੈ ਖਾਣਾ ਖ਼ਰਾਬ ਹੋ ਗਿਆ ਸੀ phone ਤੇ ਹੋਰ। ਆਹੋ ਚਾਚੀ ਜੱਸ ਘਰ ਉਨ੍ਹਾਂ ਫਿਰ phone ਕੀਤਾ ਕਹਿੰਦੇ ਕਈ ਮੌਕੇ ਉਹ ਗੱਲ ਕਰਾਉਂਦੇ ਰਹੇ ਨੇ। ਕਈ ਮੌਕੇ ਤੇ ਹੱਥ ਚ ਈ ਰਹਿ ਨੇ phone ਉਨ੍ਹਾਂ ਦੀ ਦੇ। ਅੱਛਾ ਓਧਰ ਕਰਦੇ ਆ phone ਜੱਸ ਘਰ? ਆਹੋ ਹੈਪੀ ਵਾਲਾ phone ਤੇ ਉਹ ਕਦੀ ਹਫ਼ਤੇ ਲਈ ਚਲਾ ਜਾਂਦਾ ਰਹਿਣ ਮਿਲਣ ਗਿਲਣ ਚੱਲ ਜਾਂਦਾ ਰਿਸ਼ਤੇਦਾਰਾਂ ਨੂੰ ਉਹ ਫਿਰ ਮੰਮੀ ਕਹਿੰਦੀ ਰਹੀ ਸੀ ਤੁਹਾਡੀ ਕਦੀ ਗੱਲ ਨਈਂ ਹੁੰਦੀ ਤੇ,

ਚੱਲ ਗੱਲਬਾਤ ਤੇ ਕਰਾਉਣੀ ਈ ਪੈਂਦੀ ਏ ਫਿਰ। ਆਹੋ ਕਹਿੰਦਾ ਚਾਚੀ ਨਾਲ ਕਦੀ ਕਦੀ ਕਰਾ ਦਿੰਦਾ ਤੇ ਕਦੀ ਕਦੀ ਉਹ ਕਿਤੇ ਗਿਆ ਹੁੰਦਾ।

ਤੇ ਉਹ ਫਿਰ ਮੰਮੀ ਹੁਣਾ ਨੇ ਓਦਣ ਦਾ phone ਕੀਤਾ ਨੀ। ਨਈਂ ਤੇ ਰੋਜ ਕਰਦੇ ਆ

ਹਾਂਜੀ ਬੀਬੀ ਠੀਕ ਨਈਂ ਸਗੋਂ ਬੜੀ ਬਿਮਾਰ ਹੋਈ ਵੀ ਆ।

ਹੋਰ ਹੁਣ ਉਹਦੇ cell ਘੱਟ ਗਏ ਫਿਰ ਖ਼ੂਨ ਥੋੜਾ, ਅੱਛਾ ਹੋਰ। ਬੜੇ ਉਹ ਰਾਹੋਂ ਵਾਲੇ, ਮੈਂ ਤੇ ਕਹਿੰਨੀ ਆ ਦਸ ਕੁ ਵਾਰੀ ਇੱਕ ਦੋ ਦਿਨ ਹੋਰ ਰਹਿ ਪਾ। ਤੂੰ ਗਈ ਨਈਂ ਪਤਾ ਲੈਣ?

ਤੇ ਮੰਮੀ ਨੇ ਹੁਣ ਬੰਬੇਹਾਲੀ ਨੀ ਜਿਹੜਾ ਸਾਡੇ ਲਾਗੇ।

ਫਿਰ ਉੱਥੇ ਕਰਿਆ ਸੀ। ਹੁਣ ਤੇ ਫਿਰ ਕਹਿਣ ਡਈ ਠੀਕ ਆਂ। ਅੱਛਾ ਹੁਣ ਠੀਕ ਆ।

ਹੁਣ ਕਹਿਣ ਡਈ ਹੁਣ ਮੈਨੂੰ ਓਦਾਂ ਫ਼ਰਕ ਆ ਤੇ ਮੈਂ ਕਿਹਾ ਚੱਲ ਫਿਰ ਉਥੋਂ ਖਾਈ ਜਾਈਂ ਦਵਾਈ। ਹੋਰ ਕਹਿੰਦੀ ਮੈਂ ਠੀਕ ਹੁੰਦੀ। ਮੈਂ ਕਿੰਨੀ ਵਾਰੀ ਹੋ ਜਾਂਦੀ ਤੇਰੇ ਕੋਲ। ਮੈਂ ਕਿਹਾ ਚੱਲ ਕੋਈ .

ਮੇਰਾ ਵੀਰ ਲੱਗਾ ਈ ਉਹ ਇੱਕ ਤੇ ਬਰਫ਼ ਵਾਲੇ ਕਾਰਖ਼ਾਨੇ ਚ। ਅੱਛਾ ਮਹਿਕਮੇ ਚ ਲੱਗਾ ਹੋਇਆ।

ਦੂਜਾ ਇੱਕ ਕਰਦਾ ਮਿਸਤਰੀਆਂ ਦਾ ਇੱਕ ਦੀ ਨਾਈਆਂ ਦੀ ਦੁਕਾਨ ਆ। ਅੱਛਾ ਉਹ ਖੁੱਲ੍ਹਾ ਈ ਕੰਮ ਕਰਦਾ ਏ ਆ।

ਕੰਮਕਾਰ ਉੱਥੇ ਬੀਬੀ ਬੜਾ ਏ . ਵਾਧੂ ਉੱਥੇ ਤੇ ਬੁੱਢੀਆਂ ਬੜੇ ਪੈਸੇ ਬਣਾਉਂਦੀਆਂ ਨੇ। ਹੋਰ ਠੀਕ ਠਾਕ ਆ।